ਟੇਬਲ ਉੱਤੇ ਬਹੁਤ ਸਾਰੇ ਮੇਕਅਪ ਦੇ ਪ੍ਰੋਡਕਟ ਰੱਖੇ ਹੋਏ ਦਿਸ ਰਹੇ ਹਨ।

ਸਾਨੂੰ ਚਿੱਤਰ ਵਿੱਚ ਇੱਕ ਕਾਰ ਖੜੀ ਹੋਈ ਸੱਜੀ ਹੋਈ ਦਿਸ ਰਹੀ ਹੈ।

ਇਸ ਚਿੱਤਰ ਵਿੱਚ ਸਾਨੂੰ ਇੱਕ ਮੰਦਿਰ ਦੇ ਬਾਹਰ ਦਾ ਨਜ਼ਾਰਾ ਦਿਖ ਰਿਹਾ ਹੈ।

ਟਰੱਕ ਦੇ ਆਲੇ ਦੁਆਲੇ ਬਹੁਤ ਸਾਰੇ ਹਰੇ ਭਰੇ ਪੇੜ ਲੱਗੇ ਹਨ।

ਇਸ ਪਿੱਚਰ ਵਿੱਚ ਸਾਨੂੰ ਇੱਕ ਘਰ ਦਿਸ ਰਿਹਾ ਹੈ।

ਪਿੱਚਰ ਵਿੱਚ ਸਾਨੂੰ ਇੱਕ ਕਾਰ ਦਾ ਸ਼ੋ ਰੂਮ ਦਿਸ ਰਿਹਾ ਹੈ।

ਜਿਸ ਵਿੱਚ ਬੜੀ ਵੱਡੀ ਵੱਡੀ ਤੇ ਲੰਮੀਆਂ ਕਾਰਾਂ ਦਿਸ ਰਹੀਆਂ ਹਨ।

ਇੱਕ ਚੌਂਕੀਦਾਰ ਗੇਟ ਦੇ ਕੋਲ ਖੜੇਆ ਨਜ਼ਰ ਆ ਰਿਹਾ ਹੈ।

ਲਾਈਟਾਂ ਜਗਦੀਆਂ ਨਜ਼ਰ ਆ ਰਹੀਆਂ ਹਨ ਏ ਸੀ ਲੱਗਿਆ ਹੋਇਆ ਹੈ ਪੱਖਾ ਚੱਲਦਾ ਹੋਇਆ ਦਿਸ ਰਿਹਾ ਹੈ।

ਸਾਨੂੰ ਇਸ ਪਿੱਚਰ 'ਚ ਇਹ--

ਸਾਨੂੰ ਇਸ ਪਿਕਚਰ ਵਿੱਚ ਰੋਡ ਓੱਤੇ--

ਬੱਚੇ ਝੂੰਟੇ ਵਿੱਚ ਲੈਂਦਾ ਮਜ਼ਾ ਆ ਰਿਹਾ--